ਲਿਮਕੇ ਦੀਆਂ ਬੋਤਲਾਂ ਰੱਖੀਆਂ ਹੋਈਆਂ ਹਨ ਬਰੈਡ ਦੇ ਪੈਕਟ ਵੀ ਪਏ ਐ ਬਲੂ ਕਲਰ ਦਾ ਡਸਟਬਿਨ ਵੀ ਲੱਗਿਆ ਹੋਇਆ ਇਥੇ।

ਆਹ ਇੱਕ ਦੁਕਾਨ ਹੈਗੀ ਐ ਜਿਹਦੇ ਅੰਦਰ ਬਹੁਤ ਸਾਰੇ ਵਾਸ਼ ਵੇਸਨ ਲੱਗੇ ਹੋਏ ਐ ਬਹੁਤ ਸਾਰੇ ਸ਼ੀਸ਼ੇ ਵਗੈਰਾ ਵੀ ਲੱਗੇ ਹੋਏ ਐ।

ਲਾਈਟ ਵਗੈਰਾ ਵੀ ਲੱਗੀਆਂ ਹੋਈਐਂ ਇੱਕ ਫਰਾਟਾ ਪੱਖਾ ਲੱਗੀਆਂ ਹੋਇਐ ਕੁਰਸੀਆਂ ਵਗੈਰਾ ਵੀ ਇੱਥੇ ਲੱਗੀਆਂ ਹੋਈਐਂ।

ਬਹੁਤ ਸਾਰੇ ਪੁਲਿਸ ਵੀ ਖੜੀ ਹੋਈ ਹੈ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਖੇਡ ਹੈਗੇ ਹੈਂ ਬੈਂਚ ਵਗੈਰਾ ਵੀ ਲੱਗਿਆ ਹੋਇਆ ਬੂਟੇ ਵਗੈਰਾ ਵੀ ਬਣੇ ਹੋਏਆ ਬਹੁਤ ਸਾਰੇ।

ਤੇਲ ਦਿਆ ਡੱਬੇ ਲੱਗੇ ਹੋਇਆ ਇੱਥੇ ਤੇ ਚੋਕਲੇਟਾਂ ਦੇ ਡੀ ਡੱਬੇ ਲੱਗੇ ਹੋਇਆ।

ਚੱਪਲਾਂ ਵੀ ਲੱਗੀਆਂ ਹੋਈਆਂ ਕੱਚ ਦਾ ਟੇਬਲ ਵੀ ਲੱਗਿਆ ਹੋਇਐ ਜਿਹਦੇ ਉੱਤੇ ਬਹੁਤ ਸਾਰੇ ਕੱਪੜੇ ਵੀ ਰੱਖੇ ਹੋਏ ਆ ਐਗਜ਼ਾਸਟ ਫੇਨ ਵੀ ਲੱਗਿਆ ਹੋਇਐ ਇੱਥੇ ਸ਼ੀਸ਼ਾ ਵੀ ਲੱਗਿਆ ਹੋਇਐ ਇੱਕ ਇੱਥੇ।

ਬਹੁਤ ਸਾਰੇ ਬੈਲੂਨ ਵਗੈਰਾ ਵੀ ਲੱਗੀ ਹੋਏ ਲਾਈਟਸ ਵਗੈਰਾ ਵੀ ਲਾਈ ਆ ਬਹੁਤ ਸਾਰੀਆਂ ਇਥੇ ਟਰੋਲੀ ਵਗੈਰਾ ਵੀ ਪਈਆਂ ਹੋਈਆਂ ਏ।

ਬਹੁਤ ਸਾਰੇ ਬੈਲੂਨ ਲੱਗੇ ਹੋਏ ਆ ਪੀਲੇ ਔਰ ਚਿੱਟੇ ਰੰਗ ਦੇ ਔਰ ਵੀ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਇੱਥੇ ਲਿਖਿਆ ਹੋਇਆ ਐ ਸਪੈਸ਼ਲ ਡਿਸਕਾਊਂਟ ਫੋਰ ਨਿਊ ਕਸਟਮਰ ।

ਇੱਥੇ ਇੱਕ ਦੁਕਾਨ ਲੱਗੀ ਹੋਈ ਹੈ ਜਿੱਥੇ ਬਹੁਤ ਸਾਰੀ ਰੱਖਦੀਆਂ ਵਗੈਰਾ ਲੱਗੀਆਂ ਹੋਈਆਂ ਹੈਂ ਪਰਾਂਦੇ ਵਗੈਰਾ ਵੀ ਲੱਗੇ ਹੋਏ ਬਹੁਤ ਸਾਰੇ।

ਲਾਈਟ ਵਗੈਰਾ ਵੀ ਲੱਗਿਆਂ ਹੋਈਆਂ ਇੱਥੇ ਔਰ ਬਹੁਤ ਸਾਰੀ ਤਾਰਾਂ ਵਗੈਰਾ ਵੀ ਲਾਹ ਪੜ੍ਹੀਆਂ ਇੱਕ ਰੋਡ ਵਗੈਰਾ ਵੀ ਬਣਿਆ ਹੋਇਆ ਇੱਥੇ।

ਘਰ ਬਣੇ ਹੋਏ ਐ ਜਿਹਦੇ ਉੱਤੇ ਕਾਲੇ ਰੰਗ ਦੀ ਟੈਂਕੀ ਵਗੈਰਾ ਲੱਗੀ ਹੋਈ ਹੈ ਟਾਵਲ ਵਗੈਰਾ ਵੀ ਪਿਆ ਹੋਇਆ।

ਦਿਵਾਰ ਵਗੈਰਾ ਤੇ ਇੱਕ ਪੋਸਟਰ ਵੀ ਲੱਗਿਆ ਹੋਏ ਆ ਔਫਿਸ ਦੇ ਬਾਹਰ ਬੋਹੁਤ ਸਾਰੀਆਂ ਬਾਇਕ ਵਗੈਰਾ ਲੱਗੀਆਂ ਹੋਈ ਆਂ।

ਨੋਂ ਦੋ ਇੱਕ ਅੱਠ ਚਾਰ ਤਿੰਨ ਦੁਕਾਨ ਦੇ ਬਾਹਰ ਦੋ ਸਕੂਟ੍ਰੀਆਂ ਵੀ ਲੱਗਿਆਂ ਹੋਈ ਆਂ ਇੱਕ ਟੈਂਕੀ ਲੱਗੀ ਹੋਈ ਹੈ ਚਿੱਟੇ ਰੰਗ ਦੀ।

ਇਥੇ ਇੱਕ ਰੈਸਟੋਰੈਂਟ ਵਗੈਰਾ ਬਣਿਆ ਹੋਇਆ ਇਥੇ ਬਹੁਤ ਸਾਰੇ ਟੇਬਲ ਵਗੈਰਾ ਲੱਗੇ ਹੋਏ ਟੇਬਲ ਦੇ ਆਸੇ ਪਾਸੇ ਬਹੁਤ ਸਾਰੀ ਕੁਰਸੀਆਂ ਲੱਗੀਆਂ ਹੋਈਆਂ ਨੇ।

ਪਾਣੀ ਦੀ ਬੋਤਲ ਵੀ ਰੱਖੀ ਹੋਈ ਹੈ ਇੱਕ ਇੱਥੇ ਮੀਲ ਵਗੈਰਾ ਵੀ ਲੱਗਿਆ ਹੋਇਆ ਇੱਥੇ ਪੱਖਾ ਵੀ ਲੱਗਿਆ ਹੋਇਆ ਇੱਕ ਇੱਥੇ ਮੋਬਾਈਲ ਨੰਬਰ ਲਿੱਖਿਆ ਹੈ ਨੋਂ ਅੱਠ ਸੱਤ ਅੱਠ ਪੰਜ।